ਤੇ ਕੁੱਤੇ ਭੱਜਦੇ ਹਨ ਤੇ ਆਪਣੇ ਕੁੱਤਿਆਂ ਤੇ ਵੀ ਬਹੁਤ ਦੋ ਦੋ ਤਿੰਨ ਤਿੰਨ ਲੱਖ ਦਾ ਇਨਾਮ ਵੀ ਜਾਂਦਾ ਹੈ ਤੇ ਆਪਣੇ ਪੰਜਾਬ ਵਿੱਚ

ਨਸ਼ਾ ਬੰਦ ਕੀਤਾ ਜਾਵੇ ਹੋਰ ਤੇ ਕੁੱਝ ਨਹੀਂ ਤੇ ਅੱਜ ਕੱਲ੍ਹ ਦੇ ਬੱਚੇ ਵੀ ਨਸ਼ੇ ਕਰਦੇ ਹਨ ਛੋਟੇ ਛੋਟੇ ਵੀ ਤੇ ਨਸ਼ਿਆ ਤੇ ਲੱਗ ਗਏ ਹਨ। ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਤੇ ਪੜ੍ਹਾਈ ਵੱਲ ਧਿਆਨ ਦੇਣ ਦਾ ਹੁਕਮ ਦਿੱਤਾ ਜਾਵੇ ਆਪਣੇ ਇੱਥੇ ਬਹੁਤ ਹੀ ਆਪਾਂ ਇੱਥੇ

ਉਹਨਾਂ ਨੂੰ ਬਦਾਮ ਲਿਆ ਕੇ ਬਦਾਮ ਵੀ ਖਿਲਾਉਣੇ ਹਨ ਖਿਲਾ ਕੇ ਫਿਰ ਉਹਨਾਂ ਨੂੰ ਪਾਣੀ ਪੂਣੀ ਵੀ ਪਿਲਾ ਕੇ ਉਡਾਉਣਾ ਪੈਂਦਾ ਹੈ ਸਵੇਰੇ ਛੇ ਵਜੇ ਉੱਡਾ ਕੇ ਛੇ ਵਜੇ ਉੱਡਾ ਕੇ ਨਾ ਜਿੰਨੇ ਵਜੇ ਤੱਕ ਉੱਡਦਾ ਹੈ ਉਹਨੂੰ ਦੇਖਣਾ ਪੈਂਦਾ ਹੈ ਫਿਰ ਥੱਲੇ ਬੈਠ ਕੇ ਕਿੰਨੇ ਕਿੰਨੇ ਵਜੇ ਤੱਕ ਉੱਡ ਰਿਹਾ ਇਹ ਕਿੰਨੇ ਵਜੇ ਤੱਕ ਨਹੀਂ ਉੱਡ ਰਿਹਾ ਵਧੀਆ ਉੱਡਦਾ ਹੈ ਉਹਨੂੰ ਫਿਰ ਆਪਾਂ ਬਾਜ਼ੀ ਛੱਡਦੇ ਹਾਂ ਬਾਜ਼ੀ ਛੱਡਦੇ ਹਾਂ ਬਾਜ਼ੀ ਸਵੇਰੇ ਛੇ ਵਜੇ ਜਾਂਦੀ ਹੈ ਸਾਰਿਆਂ ਦੇ ਨਾਮ ਲਿਖ ਦਿੰਦੇ ਹੈ colour colour ਕਿਹੜਾ ਕਬੂਤਰ ਦਾ ਲਾਲ ਗੁਲਾਬੀ, ਸਾਰੇ colour ਕੁਲਰ ਲਿਖ ਕੇ ਬਾਜ਼ੀ ਛੱਡ ਦਿੰਦੇ ਆ ਫਿਰ ਕਬੂਤਰ ਉੱਡਦੇ ਰਹਿੰਦੇ ਆ ਉੱਡਦੇ ਰਹਿੰਦੇ ਆ, ਲੋਕ ਛੇ ਵਜੇ ਤੋਂ ਲੈ ਕੇ ਨੋਂ ਨੋਂ ਕੁ ਵਜੇ ਤੱਕ ਨਾ time ਲਾਉਂਦੇ ਆ ਉਹ ਕਿ ਦਿਖਾਓ ਸਾਨੂੰ ਤੁਹਾਡਾ ਕਬੂਤਰ ਕਿੱਥੇ ਹੈ ਕਿੱਥੇ ਨਹੀਂ ਫਿਰ ਰੰਗ ਅਹ ਰੰਗ ਦਿਖਾ ਕੇ ਕਿ ਆਹ ਸਾਡਾ ਕਬੂਤਰ ਉੱਡ ਰਿਹਾ ਹੈ, ਇਸਨੂੰ ਸ਼ਾਮਿਲ ਕੀਤਾ ਜਾਵੇ ਜਿਸਦਾ ਨਹੀਂ ਦਿਸਦਾ, ਫਿਰ ਉਹਦਾ ਕਬੂਤਰ ਕੱਟ ਦਿੰਦੇ ਆ game ਤੋਂ ਬਾਹਰ ਹੋ ਜਾਂਦਾ ਹੈ ਉਹਨੂੰ ਅੱਧੇ ਘੰਟੇ ਦਾ time ਦਿੱਤਾ ਜਾਂਦਾ ਹੈ ਵੀ ਜੇ ਤਾਂ ਅੱਧੇ ਘੰਟੇ 'ਚ ਦਿਖ ਗਿਆ ਫਿਰ ਤਾਂ ਪਾਸ ਹੈ ਉਹ, ਜੇ ਅੱਧੇ ਘੰਟੇ ਤੱਕ ਨਹੀਂ ਦਿਖਿਆ ਉਸਨੂੰ ਕੱਟ ਦਿੱਤਾ ਜਾਂਦਾ ਹੈ ਫਿਰ ਐਂ ਇਵੇਂ ਹੀ ਅੱਧੇ ਘੰਟੇ ਬਾਅਦ ਫਿਰ, ਜਿਸ ਤਰ੍ਹਾਂ ਕਿ ਸੌ ਕਬੂਤਰ ਉੱਡਿਆ ਸੀ ਹੁਣ ਅੱਸੀ ਕੁ ਕਬੂਤਰ,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 ਵੀਹ ਕਬੂਤਰ ਰਹਿ ਗਏ ਵੀਹ ਵਿੱਚ ਫਿਰ ਉਹਨੇ ਅੱਧੇ ਘੰਟੇ ਦਾ ਫਿਰ time ਲਾ ਦੇਣਾ ਪੰਜ ਵਜੇ ਤੱਕ ਗਰਮੀ ਪੂਰੀ ਪੈ ਰਹੀ ਹੈ ਪੰਜ ਵਜੇ ਤੱਕ ਹਰੇਕ ਕਬੂਤਰ ਆਪਣਾ ਦਸ ਕਬੂਤਰ ਰਹਿ ਗਏ। ਉਹੀ ਹੌਲੀ ਹੌਲੀ ਪੰਦਰਾਂ ਮਿੰਟ ਪੰਦਰਾਂ ਮਿੰਟ ਬਾਅਦ ਦਾ time ਲਾਈ ਜਾਂਦੇ ਆ ਲਾਈ ਜਾਂਦੇ ਆ ਕਿਸੇ ਦਾ ਟੋਭੇ 'ਚ ਗਿਰ ਗਿਆ ਕਿਸੇ ਦਾ building ਤੇ ਬਹਿ ਗਿਆ ਏਦਾਂ ਹੀ ਬਹਿੰਦੇ ਬੈਠੀ ਜਾਂਦੇ ਬੈਠੀ ਜਾਂਦੇ ਆ ਫਿਰ ਜਿਹਦਾ ਬੈਠ ਗਿਆ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

ਬਣ ਜਾਂਦਾ ਆਪਣਾ ਛੇ ਸੱਤ ਲੱਖ ਰੁਪਇਆ ਆਰਾਮ ਤੇ ਬਣ ਜਾਂਦਾ ਹੈ ਛੇ ਸੱਤ ਲੱਖ ਰੁਪਇਆ ਇੱਕ ਬੰਦੇ ਨੂੰ ਦਿੱਤਾ ਜਾਂਦਾ ਹੈ ਤੇ ਉਹ ਪੈਸੇ ਲੈ ਕੇ ਆਪਣੇ ਘਰੇ ਜਾਂਦਾ ਹੈ। ਤੇ ਉਸਦਾ ਕਬੂਤਰ ਜਿੱਤ ਜਾਂਦਾ ਹੈ ਅਤੇ ਇਹ ਲ~ ਬਾਜ਼ੀਆਂ live ਵੀ ਚੱਲਦੀਆਂ ਹਨ live live ਵੀ ਚੱਲਣ ਲੱਗ ਗਈਆਂ ਅੱਜ ਕੱਲ੍ਹ ਇਹ camera, camera-man ਬੈਠ ਜਾਂਦਾ ਹੈ, ਸਵੇਰ ਤੋਂ ਆ ਕੇ ਸ਼ਾਮ ਤੱਕ camera-man ਉੱਥੇ ਬੈਠਾ ਰਹਿੰਦਾ ਹੈ ਤੇ ਆਪਣਾ ਕਬੂਤਰਾਂ ਦੀ video ਬਣਾਉਂਦਾ ਰਹਿੰਦਾ ਹੈ ਬੰਦਾ ਕੀ ਕਰ ਰਿਹਾ ਹੈ ਨਹੀਂ ਅੱਜ ਕੱਲ੍ਹ ਤਾਂ ਕਬੂਤਰਾਂ ਨੂੰ ਨਸ਼ਾ ਲਾਉਣ ਵਾਲੇ ਪਹਿਲੇ ਹੀ video ਬਣਾਉਂਦੇ ਹਨ ਕਿ ਕੋਈ ਨਸ਼ਾ ਤਾਂ ਨੀ ਲਾ ਰਿਹਾ, ਜੇ ਕੋਈ ਨਸ਼ਾ ਲਾਉਂਦਾ ਹੁੰਦਾ ਹੈ ਉਹਨੂੰ ਫਿਰ ਬਾ~ game ਚੋਂ ਬਾਹਰ ਕੱਢ ਦਿੰਦੇ ਹਨ ਇਸ ਤਰ੍ਹਾਂ ਹੀ ਬਸ ਜਿਹੜਾ ਹੁਣ ਜਿਹੜਾ ਨਸ਼ਾ ਕੋਈ ਲਾਉਂਦਾ ਹੈ ਇੰਨੀ ਬੇਇਜਤੀ ਹੁੰਦੀ, ਜਿਹੜਾ ਵੀ ਨਸ਼ਾ ਲਾਉਂਦਾ ਫੜਿਆ ਗਿਆ ਉਸਦਾ ਕਬੂਤਰ ਅੱਜ ਤੋਂ ਬਾਅਦ ਬ~ ਕੋਈ ਵੀ ਬਾਜੀ 'ਚ ਉਡਾਇਆ ਨਹੀਂ ਜਾਂਦਾ।

ਆਪਣੇ ਉਰੇ ਬਹੁਤ ਗਰਮੀ ਪੈਣ ਲੱਗ ਗਈ ਹੁਣ ਕਬੂਤਰਾਂ ਨੂੰ ਉਰੇ ਤਾਂ, ਉਰੇ ਤਾਂ, ਉਰੇ ਤਾਂ ਉੱਡੀ ਜਾਂਦੇ ਪਰ ਉੱਥੇ ਜਿਹੜੇ ਕਬੂਤਰ ਹੈ ਉੱਧਰ ਦੇ ਬਹੁਤ ਗਰਮ ਕਬੂਤਰ ਹੈ ਉੱਡਦੇ ਉੱਡਦੇ ਉੱਡ~ ਉਡਦੇ ਆ ਨਾ ਜਦੋਂ ਇੰਨੀ ਗਰਮੀ 'ਚ ਉੱਡਦੇ ਆ ਨਾ ਕਿ ਇੱਥੇ ਇੱਥੇ ਆ ਕੇ ਇਉਂ ਲੱਗੇਗਾ ਵੀ ਠੰਢ ਹੈ ਉੱਥੇ ਜ਼ਿਆਦਾ ਗਰਮੀ ਪੈਂਦੀ ਹੈ ਉਰੇ ਤਾਂ ਗਰਮੀ ਨੀ ਪੈਂਦੀ ਜਿੰਨੀ ਗਰਮੀ ਉੱਥੇ ਪੈਂਦੀ ਹੈ।

ਅੱਜ ਕੱਲ੍ਹ ਤਾਂ ਹੁਣ ਉਰੇ ਦੇ school ਵੀ plus two, plus two ਤੱਕ ਹੋ ਗਏ ਹਨ ਬਾਰਵੀਂ ਬਾਰਵੀਂ ਤੱਕ ਵੱਧ ਗਏ ਹਨ ਠੀਕ ਹੈ ਜੀ ਅੱਜ ਕੱਲ੍ਹ ਦੇ school ਪਹਿਲਾਂ ਤਾਂ school ਵੀ ਦਸਵੀਂ ਤੱਕ ਹੀ, ਅੱਠਵੀਂ ਤੱਕ ਹੁੰਦੇ ਸੀਗੇ, ਹੁਣ ਤਾਂ ਕਾਫ਼ੀ ਬੱਚੇ ਰਹੇ ਬੱਚੇ ਅੱਜ ਕੱਲ੍ਹ ਨਸ਼ੇ ਨੁਸ਼ੇ ਤੇ ਲੱਗ ਰਹੇ ਹਨ ਤੇ ਹੁਣ ਪੜ੍ਹਾਈ ਵੱਲ ਘੱਟ ਧਿਆਨ ਨਸ਼ੇ ਵੱਲ ਜ਼ਿਆਦਾ ਧਿਆਨ ਦਿੱਤਾ ਸਾਰਾ ਦਿਨ phone 'ਚ ਵੜੇ ਰਹਿੰਦੇ ਹੈ phone 'ਚ ਪਤਾ ਨੀ ਕੀ ਦੇਖਦੇ ਰਹਿੰਦੇ ਨੇ ਖੇਲਦੇ ਖੂਲਦੇ ਹੈ ਹੀ ਨੀ ਸਾਰਾ ਕੁਛ ਖ਼ਤਮ ਹੋ ਰਿਹਾ ਪੰਜਾਬ ਵਿੱਚ ਆਪਣੇ ਨਸ਼ਾ ਵੱਧ ਗਿਆ। ਨਸ਼ਾ ਵੱਧ ਗਿਆ ਹੁਣ ਪੰਜਾਬ 'ਚ ਸਾਰਾ ਤੇ ਹੁਣ ਸਾਰੇ ਕੋਈ ਕਿੱਧਰ ਆਪਣੇ ਕੋਈ ਕੰਮ busy ਰਹਿੰਦਾ ਕੋਈ ਕਿੱਧਰ busy ਰਹਿੰਦਾ ਹੈ, ਪਹਿਲਾਂ ਸਾਰੇ ਇਕੱਠੇ ਰਹਿੰਦੇ ਸੀਗੇ, ਪਿੰਡ ਵਾਲਾ ਕੰਮ ਸੀ, ਹੁਣ ਤਾਂ ਆਪਣੇ ਆਪਣੇ ਕੰਮ ਤੋਂ ਮਤਲਬ ਰੱਖਦੇ ਆ ਬੰਦੇ। ਹੁਣ ਪਹਿਲਾਂ ਵਿਆਹ ਹੁੰਦਾ ਸੀਗਾ ਲੋਕਾਂ ਦੇ ਘਰੇ ਪਹਿਲਾਂ ਉਹ ਇੱਕ ਦੂਜੇ ਵਰਤ ਲੈਂਦੇ ਵਰਤ ਲੈਂਦੇ ਰਹਿਣ ਵਾਸਤੇ ਹੁਣ ਤਾਂ ਆਪਣੇ ਆਪਣੇ ਮਤਲਬ ਤੋਂ ਕੰਮ ਹੀ ਰੱਖਦੇ ਨੇ ਬੰਦੇ ਸਾਰੇ। ਕੋਈ ਕਿਸੇ ਵੱਲ ਇੰਨਾ ਨਹੀਂ ਦਿੰਦਾ। ਗੋਰ ਨਹੀਂ ਕਰਦਾ ਕੋਈ ਵੀ ਪਹਿਲਾਂ ਸਾਰੇ ਇੱਕ ਦੂਜੇ ਤੇ ਗੋਰ ਕਰਦੇ ਸੀ ਹੁਣ ਤਾਂ ਕੋਈ ਆਪਣੇ ਕੰਮ ਤੇ ਕੰਮ ਮਤਲਬ ਰੱਖਦੇ ਹਨ ਸਾਰੇ ਪਹਿਲਾਂ ਕੋਈ ਕਿਸੇ ਤੋਂ ਕਿਸੇ ਤੋਂ ਮਤਲਬ ਨਹੀਂ ਰੱਖਦਾ ਸੀ ਤੇ ਹੁਣ ਆਪਣੇ ਉਰੇ ਬਲਦਾਂ ਦੀ race ਵੀ ਬਲਦਾਂ ਨੂੰ ਭਜਾਇਆ ਜਾਂਦਾ ਹੈ ਤੇ ਉਹਨਾਂ ਨੂੰ ਵੀ ਉਹਨਾਂ ਤੇ ਵੀ ਉਹਨਾਂ ਤੇ ਵੀ ਬਹੁਤ ਇਨਾਮ ਜਿੱਤਦੇ ਹਨ ਦੋ ਦੋ ਤਿੰਨ ਤਿੰਨ ਲੱਖ ਦੇ ਇਨਾਮ ਦਿੱਤੇ ਗਏ ਹਨ ਕਬੱਡੀ ਜਿਸਨੂੰ ਕਬੱਡੀ ਕਹਿੰਦੇ ਹਨ, ਉਹ ਤਾਂ ਬਹੁਤ ਉਸਦਾ craze ਤਾਂ ਬਹੁਤ ਘੱਟ ਗਿਆ ਹੈ। ਕਬੱਡੀ ਦਾ ਕਬੱਡੀ ਕਰਕੇ ਕਬੱਡੀ ਦਾ trend ਘੱਟ ਗਿਆ ਹੁਣ ਉਰੇ। ਤੇ ਕਬੱ~ ਕਬੱਡੀ ਕਬੱਡੀ ਵਾਲੇ ਬੰਦੇ ਜਿਹੜੇ ਨਸ਼ੇ ਨੁਸ਼ੇ ਕਰਨ ਲੱਗ ਗਏ, ਠੀਕ ਹੈ ਜੀ ਹੁਣ ਤਾਂ ਜਿਹੜੇ ਕਬੂਤਰ ਬਾਜ਼ ਹੈ ਹੁਣ ਉਹਨਾਂ ਦਾ trend ਵੱਧ ਗਿਆ ਚਲੋ ਠੀਕ ਹੈ ਜੀ time ਪੂਰਾ ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਕੁਛ ਵਿਸ਼ਾ share ਕਰਨ ਲੱਗਿਆ ਆ। ਪਸ਼ੂਆਂ ਤੇ ਮਨੁੱਖਾਂ ਵਿੱਚ ਸਭ ਤੋਂ ਮਹਤਵਪੂਰਨ ਕਰਨ ਵਾਲੀ ਚੀਜ਼ ਹੈ। ਸੰਸਕ੍ਰਿਤ ਵਿੱਚ ਜੋ ਮਨੁੱਖਾਂ ਕੋਲ, ਜਾਨਵਰਾਂ ਕੋਲ ਨਹੀਂ। ਮਨੁੱਖ ਕੋਲ ਸਭ ਤੋਂ ਮਹਤਵਪੂਰਨ ਚੀਜ਼ ਉਸਦੀ ਸੰਸਕ੍ਰਿਤੀ ਹੈ, ਜੇਕਰ ਮਨੁੱਖ ਦੇ ਕੋਲੋਂ

ਪ੍ਰਣਾਲੀਆਂ ਵਿੱਚ ਸਿਰਫ਼ ਮਨੁੱਖ ਕੋਲ ਹੀ ਯੋਗਤਾ ਹੈ ਕਿ ਸੰਸਕ੍ਰਿਤੀ ਨੂੰ ਬਣਾ ਕੇ ਉਹ ਉਸਨੂੰ ਬਚਾ ਕੇ ਰੱਖ ਸਕੇ। ਸੰਸਕ੍ਰਿਤੀ ਪੈਦਾ ਹੁੰਦੀ ਏ ਮਨੁੱਖ ਮਨੁੱਖ ਦੀ ਆਪਸੀ ਅੰਤਰ ਕਿਰਿਆਵਾਂ ਤੋਂ। ਸੰਸਕ੍ਰਿਤੀ ਸਿਰਫ ਮਨੁੱਖਾਂ ਦੀਆਂ ਅੰਤਰ ਕਿਰਿਆਵਾਂ ਤੋਂ ਵੀ ਪੈਦਾ ਹੁੰਦੀ ਹੈ। ਇਹ ਮਨੁੱਖਾਂ ਦੀਆਂ ਆਖਰੀ ਅੰਤਰ ਕਿਰਿਆਵਾਂ ਨੂੰ

ਅਤੇ ਵਿਅਕਤੀ ਨੂੰ ਸਮਾਜ ਦੇ ਅੰਦਰ ਰਹਿਣ ਦੇ ਯੋਗ ਬਣਾਉਂਦੀ ਹੈ। ਸੰਸਕ੍ਰਿਤ ਹੀ ਇਹੇ ਜਿਹੇ ਵਾਤਾਵਰਣ ਦਾ ਨਿਰਮਾਣ ਕਰਦੀ ਹੈ ਜਿਸ ਵਿੱਚ ਰਹਿ ਕੇ ਮਨੁੱਖ ਸਮਾਜ ਵਿੱਚ ਕੰਮ ਕਰਨ ਯੋਗ ਬਣਦਾ ਹੈ। ਇਸ ਤਰ੍ਹਾਂ ਸੰਸਕ੍ਰਿਤੀ ਅਤੇ ਵਿਅਕਤੀ ਇੱਕ ਦੂਜੇ ਨਾਲ ਕਾਫ਼ੀ ਗੂੜੇ ਰੂਪ ਨਾਲ ਜੁੜੇ ਹੋਏ ਹਨ ਕਿਉਂਕਿ ਸੰਸਕ੍ਰਿਤੀ ਹੀ ਵਿਅਕਤੀ ਨੂੰ ਪਸ਼ੂਆਂ ਦੇ ਅਤੇ ਸਮੂਹਾਂ ਨੂੰ ਇਕ ਦੂਜੇ ਤੋਂ ਵੱਖ ਕਰਦੀ ਹੈ।

ਮਨੁੱਖ ਦੇ ਵਿੱਚ ਪਾਏ ਗਏ ਅੰਤਰਾਂ ਦਾ ਵਰਣਨ ਕਰੀਏ ਤਾਂ ਇਹ ਸੰਸਕ੍ਰਿਤੀ ਹੀ ਇਹਨਾਂ ਵਿਚਕਾਰ ਅੰਤਰ ਲਈ ਪ੍ਰਮੁੱਖ ਕਾਰਨ ਬਣਦੀ ਏ। ਸੰਸਕ੍ਰਿਤੀ ਦਾ ਸਭ ਸਬੰਧ ਮਨੁੱਖਾਂ ਦੇ ਨਾਲ ਹੁੰਦਾ ਹੈ। ਵਿਅਕਤੀ ਆਪ ਹੀ ਸੰਸਕ੍ਰਿਤੀ ਨੂੰ ਜਨਮ ਦਿੰਦਾ ਹੈ ਤੇ ਆਪ ਹੀ ਇਸ ਨੂੰ ਆਉਣ ਵਾਲੇ ਸਮੇਂ ਲਈ ਸੰਭਾਲ ਕੇ ਰੱਖਣ ਦੇ ਵੀ ਸਮਰਥਾ ਰੱਖਦਾ ਹੈ। ਪਰ ਅਸਲੀਅਤ ਦੇ ਵਿੱਚ ਇਹ ਮਨੁੱਖੀ ਕਿਰਿਆਵਾਂ ਦੀ ਵੀ ਹੀ ਉਪਜ ਹੁੰਦੀ ਹੈ

ਨਾਲ ਹੀ ਇਕ ਸਮਾਜ ਨੂੰ ਵੀ ਦੂਸਰੇ ਸਮਾਜ ਨਾਲੋਂ ਵੰਡ ਅਹ ਅੱਡ ਕਰਦੇ ਹਨ। ਬਿਨਾਂ ਸੰਸਕ੍ਰਿਤੀ ਤੋਂ ਸਮਝੇ ਅਸੀਂ ਮਨੁੱਖ ਕਿ ਸਮਾਜ ਨੂੰ ਨਹੀਂ ਸਮਝ ਸਕਦੇ ਕਿਉਂਕਿ ਸੰਸਕ੍ਰਿਤੀ ਜਾਂ ਵਿਅਕਤੀ ਦੀ ਸਮਾਜਿਕ ਜਿੰਦਗੀ ਤੇ ਪ੍ਰਭਾਵ ਪੈਂਦਾ ਹੈ। ਸਮਾਜਿਕ ਪਰਿਵਰਤਨ ਦੇ ਲਈ ਸੰਸਕ੍ਰਿਤ ਦੀ ਵੀ ਮਹਤੱਵਪੂਰਨ ਕਾਰਕਾਂ ਵਿੱਚੋਂ ਇੱਕ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵ ਨਾ ਕੇਵਲ ਜੀਵ ਵਿਗਿਆਨਕ ਰੂਪ ਮਨੁੱਖ ਹੈ, ਬਲਕਿ ਇਹ ਇਕ ਸੰਸਕ੍ਰਿਤੀ ਮਨੁੱਖ ਵੀ ਕਹਾਉਂਦਾ ਹੈ। ਆਮ ਬੋਲਚਾਲ ਵਿੱਚ ਸੰਸਕ੍ਰਿਤ ਨੂੰ ਪੜ੍ਹਾਈ ਦੇ ਸਮਰਥਕ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਪੜ੍ਹਿਆ ਲਿਖਿਆ ਵਿਅਕਤੀ ਸੰਸਕ੍ਰਿਤ ਅਤੇ ਅਨਪੜ੍ਹ ਵਿਅਕਤੀ ਸੰਸ ਅਹ ਕ੍ਰਿਤ ਅਹ ਹੈ ਪਰ ਸੰਸਕ੍ਰਿਤੀ ਦਾ ਇਹ ਅਰਥ ਠੀਕ ਨਹੀਂ ਹੈ। ਸਮਾਜ ਵਿਗਿਆਨੀ ਸੰਸਕ੍ਰਿਤੀ ਦਾ ਅਰਥ ਕਾਫੀ ਵਿਆਪਕ ਅਹ ਸ਼ਬਦਾਂ ਵਿੱਚ ਲੈਂਦੇ ਹਨ। ਸਮਾਜ ਵਿਗਿਆਨੀ ਅਨੁਸਾਰ ਜਿਸ ਕਿਸੇ ਚੀਜ਼ ਦਾ ਵਰਣਨ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤਾ ਹੈ, ਉਹ ਸੰਸਕ੍ਰਿਤੀ ਹੈ। ਮਨੁੱਖ ਦੋ ਮਨੁੱਖ ਦੋ ਪ੍ਰਕਾਰ ਦੇ ਵਰਣਾਂ ਵਿੱਚ ਅਹ ਰਹਿੰਦਾ ਹੈ- ਅਹ ਪ੍ਰਕ੍ਰਿਤਕ ਅਤੇ ਅਪ੍ਰਕ੍ਰਿਤਕ। ਪ੍ਰਕ੍ਰਿਤਕ ਵਾਤਾਵਰਣ ਵਿੱਚ ਜੀਵਾਣੂ ਵਿਅਕਤੀ ਨੂੰ ਜੀਵਨ ਦੇਣ, ਜੀਵਨ ਜੀਉਣ ਯੋਗ ਬਣਾਉਂਦੇ ਹਨ ਜਦਕਿ ਅਪ੍ਰਕ੍ਰਿਤਕ ਵਾਤਾਵਰਣ ਮਨੁੱਖ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਣਾਇਆ ਹੈ। ਜੀਵਾਣੂਆਂ ਦੁਆਰਾ ਵਿਅਕਤੀ ਸਰੀਰਕ ਗੁਣਾਂ ਨੂੰ ਪ੍ਰਾਪਤ ਕਰਦਾ ਹੈ ਅਤੇ ਅਪ੍ਰਕ੍ਰਿਤਕ ਵਾਤਾਵਰਣ ਵਿੱਚ ਕਈ ਲਈ ਬਣਾਇਆ ਹੈ। ਜੀਵਾਣੂਆਂ ਦੁਆਰਾ ਵਿਅਕਤੀ ਸਰੀਰਕ ਗੁਣਾਂ ਨੂੰ ਪ੍ਰਾਪਤ ਕਰਦਾ ਹੈ ਅਤੇ ਅਪ੍ਰਕ੍ਰਿਤਕ ਵਾਤਾਵਰਣ ਵਿੱਚ ਉਹ ਵਿਧੀਆ, , ਵਿਚਾਰ ਦੀਆਂ ਕੀਮਤਾਂ ਨੂੰ ਉਹਨਾਂ ਲੋਕਾਂ ਤੋਂ ਪ੍ਰਾਪਤ ਕਰਦਾ ਹੈ ਜੋ ਉਸ ਤੋਂ ਪਹਿਲਾ ਦੁਨੀਆ ਵਿੱਚ ਰਹਿੰਦੇ ਸਨ। ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਚੀਜ਼ਾਂ ਅਤੇ ਵਿਚਾਰ ਬਣਾਏ ਹਨ।

ਨੂੰ ਜਿਸ ਵਿੱਚ ਉਹ ਰਹਿੰਦਾ ਹੈ। ਸਮਾਜ ਵਿਗਿਆਨ ਵਿੱਚ ਸੰਸਕ੍ਰਿਤੀ ਕਿਹਾ ਜਾਂਦਾ ਹੈ। ਸੰਸਕ੍ਰਿਤੀ ਇੱਕ ਵਿਆਪਕ ਧਾਰਨਾ ਹੈ। ਇਸ ਦੇ ਵਿੱਚ ਸਮਾਜ ਦੀਆਂ ਪਰੰਪਰਾਵਾਂ, ਸੰਸਕਾਰ ਅਹ ਧਰਮ, ਸੰਸਥਾਵਾਂ, ਕਲਾਵਾਂ, ਨੈਤਿਕਤਾ, ਕੋਮਲਤਾ ਆਦਿ ਸਭ ਨੂੰ ਸ਼ਾਮਲ

ਇਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਹੈ। ਸੰਸਕ੍ਰਿਤੀ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ- ਭੌਤਿਕ ਅਤੇ ਅਭੌਤਿਕ। ਭੌਤਿਕ ਚੀਜਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ, ਜਿਹਨਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂ ਸਕਦੇ ਹਾਂ ਅਤੇ ਅਭੌਤਿਕ ਚੀਜਾਂ ਵਿੱਚ ਉਹ ਚੀਜਾਂ ਸ਼ਾਮਲ ਹਨ ਜਿਹਨਾਂ ਨੂੰ ਅਸੀਂ ਛੂ ਅਹ ਛੂ ਜਾਂ ਵੇਖ ਅਹ ਨਹੀਂ ਸਕਦੇ। ਸਿਰਫ ਮਹਿਸੂਸ ਕਰ ਸਕਦੇ ਹਾਂ। ਭੌਤਿਕ ਚੀਜਾਂ ਵਿੱਚ ਅਸੀਂ ਮੇਜ਼, ਕੁਰਸੀ, ਕਿਤਾਬਾਂ, scooter, car ਆਦਿ ਸਭ ਕੁਝ ਲੈ ਸਕਦੇ ਹਾਂ। ਅਤੇ ਅਭੌਤਿਕ ਚੀਜਾਂ ਵਿੱਚ ਅਸੀਂ ਆਪਣੇ ਵਿਚਾਰ, ਸੰਸਕਾਰ, ਤੌਰ-ਤਰੀਕੇ, ਭਾਵਨਾਵਾਂ, ਭਾਸ਼ਾ ਆਦਿ ਲੈ ਸਕਦੇ ਹਾਂ। ਸੰਖੇਪ ਵਿੱਚ ਸੰਸਕ੍ਰਿਤੀ ਦਾ ਅਰਥ ਰਹਿਣ ਦੇ ਢੰਗ, ਵਿਚਾਰ, ਭਾਵਨਾਵਾਂ, ਚੀਜਾਂ machines, ਕੁਰਸੀਆਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਪਦਾਰਥਾਂ ਤੋਂ ਹੈ। ਅਰਥਾਤ ਵਿਅਕਤੀ ਦੁਆਰਾ ਪ੍ਰਯੋਗ ਕੀਤਾ ਅਹ ਕੀਤੀ ਜਾਣ ਵਾਲੀ ਹਰ ਚੀਜ ਤੋਂ ਹੈ। ਚਾਹੇ ਉਹ ਉਸਨੇ ਉਸ ਚੀਜ ਨੂੰ ਬਣਾਇਆ ਹੈ ਜਾਂ ਨਹੀਂ। ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰ ਉਹ ਸਾਰੀਆਂ ਚੀਜਾਂ ਹਨ ਜਿਹਨਾਂ ਉਤੇ ਸਮਾਜ ਦੇ member ਅਸੀਂ ਵਿਚਾਰ ਸਕਦੇ ਹਾਂ, ਕੰਮ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ। ਸੰਸਕ੍ਰਿਤੀ ਮਨੁੱਖਾਂ ਦੀਆਂ ਅੰਤਰ ਕਿਰਿਆਵਾਂ ਦਾ ਹੀ ਨਤੀਜਾ ਹੁੰਦਾ ਅਹ ਹੁੰਦੀ ਹੈ ਅਤੇ ਇੱਕ ਜਗ੍ਹਾ ਪਾਈ ਜਾਂਦੀ ਹੈ ਜਿੱਥੇ ਕਿਤੇ ਵੀ ਸਮੂਹ ਅਤੇ ਮਨੁੱਖ ਮਿਲਦੇ ਹਨ। ਉਹਨਾਂ ਦੇ ਵਿੱਚ ਅੰਤਰ ਕਿਰਿਆ ਹੁੰਦੀ ਹੈ ਰਹਿੰਦੀ ਹੈ। ਇਸ ਅੰਤਰ ਕਿਰਿਆਵਾਂ ਦੇ ਫਲਸਰੂਪ ਉਹ ਇੱਕ ਦੂਜੇ ਨੂੰ ਆਪਣੇ ਵਿਚਾਰਾਂ, ਭਾਵਨਾਵਾਂ, ਕਾਢਾਂ ਆਦਿ ਬਾਰੇ ਦੱਸਦੇ ਰਹਿੰਦੇ ਹਨ ਅਤੇ ਉਹਨਾਂ ਦਾ ਆਪਣੇ ਜੀਵਨ ਵਿੱਚ ਪ੍ਰਯੋਗ ਕਰਦੇ ਰਹਿੰਦੇ ਹਨ। ਜਦ ਤੋਂ ਮਨੁੱਖ ਇੱਕਠੇ ਮਿਲ ਕੇ ਇੱਕ ਦੂਜੇ ਨਾਲ ਰਹਿ ਰਹੇ ਹਨ ਤਦ ਤੋਂ ਇਹ ਪ੍ਰਕਿਰਿਆ ਚਲੀ ਆ ਰਹੀ ਹੈ ਅਤੇ ਇਸ ਦਾ ਬਹੁਤਾ ਮਹਤਵਪੂਰਨ ਨਤੀਜਾ ਇਹ ਹੋਇਆ ਕਿ ਇਸ ਪ੍ਰਕਿਰਿਆ ਦੇ ਫਲਸਰੂਪ ਸਾਡੇ ਕੋਲ ਬਹੁਤ ਜਿਆਦਾ ਸੰਸਕ੍ਰਿਤੀ ਇੱਕਠੀ ਹੋ ਗਈ ਹੈ। ਇਹ ਸੰਸਕ੍ਰਿਤੀ ਹਮੇਸ਼ਾ ਜਿਉਂਦੀ ਰਹਿੰਦੀ ਹੈ ਚਾਹੇ ਵਿਅਕਤੀ ਮਰ ਜਾਂਦੇ ਹਨ ਕਿਉਂਕਿ ਸੰਸਕ੍ਰਿਤੀ ਨੂੰ ਪੀੜੀ

ਵਿਚਾਰ machines, ਆਦਿ ਸਭ ਭੌਤਿਕ ਅਤੇ ਅਭੌਤਿਕ ਵਸਤਾਂ ਹਨ। ਇਹ ਅਹ ਇਹ ਸੰਸਕ੍ਰਿਤੀ ਹੈ।

ਸਾਹਿਤ, ਧਰਮ ਅਤੇ ਮਨੋਰੰਜਨ ਦੇ ਆਨੰਦ ਵਿੱਚ ਸਾਡੀ ਪ੍ਰਕਿਰਤੀ ਦਾ ਜੋ ਪ੍ਰਗਟਾਵਾ ਹੁੰਦਾ ਹੈ, ਉਸ ਨੂੰ ਸੰਸਕ੍ਰਿਤੀ ਕਹਿੰਦੇ ਹਨ। ਸੰਸਕ੍ਰਿਤ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ- ਭੌਤਿਕ ਅਤੇ ਅਭੌਤਿਕ। ਭੌਤਿਕ ਚੀਜਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ, ਜਿਹਨਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂ ਸਕਦੇ ਹਾਂ ਅਤੇ ਅਭੌਤਿਕ ਚੀਜਾਂ ਵਿੱਚ ਉਹ ਚੀਜਾਂ ਸ਼ਾਮਲ ਹਨ ਜਿਹਨਾਂ ਨੂੰ ਅਸੀਂ ਛੂ ਜਾਂ ਵੇਖ ਨਹੀਂ ਸਕਦੇ। ਸਿਰਫ ਮਹਿਸੂਸ ਕਰ ਸਕਦੇ ਹਾਂ।

Hellosir ਸ੍ਰਿਸ਼ਟ courierservice ਵਿਚ ਤੁਹਾਡਾ ਸਵਾਗਤ ਹੈ ਮੇਰਾ ਨਾਮ ਬੰਤ ਹੈ ਮੈਂ ਕਿਸ ਪ੍ਰਕਾਰ ਤੁਹਾਡੀ ਸਹਾਇਤਾ ਕਰ ਸਕਦਾ ਆ hellosir ਸ੍ਰਿਸ਼ਟ courierservice ਜੀ sir ਬਿਲਕੁਲ ਆ ਰਹੀ ਏ

ਹਾਂਜੀ sir ਦੱਸੋ sir ਕਿ ਸਮੱਸਿਆ ਆ ਰਹੀ ਏ ਤੁਹਾਨੂੰ ਸ੍ਰਿਸ਼ਟ courierservice ਦੇ ਵਿਚ ਤੁਹਾਡਾ ਸਵਾਗਤ ਹੈ ਮੇਰਾ ਨਾਮ ਬੰਤ ਏ sir ਅਸੁਵਿਧਾ ਦੇ ਲਈ ਮੈਂ ਖੇਡ ਏ ਔਰ sir ਕੀ ਮੈਂ ਤੁਹਾਡਾ ਨਾਮ ਜਾਣ ਸਕਦਾ ਆ okaynicename ਅੰਤ ਮੇਰਾ ਨਾਮ ਬੰਤ ਹੈ ਤੇ ਤੁਹਾਡਾ ਨਾਮ ਅੰਤ ਹੈ ਠੀਕ ਏ ਨਾ ਔਰ ਤੁਹਾਡਾ packingnumber ਦੱਸ ਸਕਦੇ ਊ ਤੁਸੀਂ ਇਕ couriernumber ਮਿਲਿਆ ਹੋਏਗਾ ਜਦੋਂ ਤੁਸੀਂ courier ਕੀਤਾ ਹੋਏਗਾ ਸ਼ੁਕਰੀਆ sir

okayokay ਮੈਂ ਸਮਜ ਪਾ ਰਿਹਾ ਤੁਸੀਂ ਕਿਸ ਸਮੱਸਿਆ ਦਾ ਸਾਮਣਾ ਕਰ ਰਹੇ ਹੋ ਸਾਡੇ ਨਾਲ ਬਣੋ ਰਹੋ ਮੈਂ ਤੇ ਜਿਹੜੀ ਹੈ ਉਹ ਕਰਕੇ ਤੁਹਾਨੂੰ ਦੱਸ ਰਿਹਾ ਹੋਊਂਗਾ ਜੀ sir ਜਾਣਕਾਰੀ ਕਰਨ ਦੇ ਵਿਚ ਥੋੜਾ ਸਮਾਂ ਲੱਗ ਰਿਹਾ sir ਅਹ ਤੁਸੀਂ courier ਕਿਹੜੀ ਜਗਾਹ ਤੋਂ send ਕੀਤਾ ਸੀ ਠੀਕ ਏ sir ਜਿਸ ਤਰ੍ਹਾਂ ਕੀ ਮੈਂ check ਕਰ ਪਾ ਰਿਹਾ ਆ ਤੁਸੀਂ ਕੁਜ medicinessend ਕੀਤੀਆਂ ਸੀ ਤੇ ਓਹਨਾ ਵਿਚ ਕੁਛ medicines ਇੱਦਾਂ ਦੀ ਸੀ ਜਿਹੜੀ ਤੁਸੀਂ ਬਿਨਾ prescription ਦੇ ਨਹੀਂ ਲੈ ਸਕਦੇ ਭੇਜੀਆਂ ਸੀ ਠੀਕ ਏ sir ਇਸ ਕਰਕੇ ਤੁਹਾਡਾ hold ਤੇ ਲਗਾ ਦਿੱਤਾ ਗਿਆ ਜਿਸ ਤਰ੍ਹਾਂ ਕੀ ਮੈਂ check ਕਰ ਪਾ ਰਿਹਾ ਆ ਤੁਸੀਂ ਕੁਜ medicinessend ਕੀਤੀਆਂ ਸੀ ਤੇ ਓਹਨਾ ਵਿਚ ਕੁਛ medicines ਇੱਦਾਂ ਦੀ ਸੀ ਜਿਹੜੀ ਤੁਸੀਂ ਬਿਨਾ prescription ਦੇ ਨਹੀਂ ਲੈ ਸਕਦੇ ਇਸ ਕਰਕੇ ਤੁਹਾਡਾ courierhold ਤੇ ਲਗਾ ਦਿੱਤਾ ਗਿਆ siriamreallysorry ਜਿਹੜੇ ਤੁਹਾਡਾ ਭੇਜਿਆ ਗਿਆ ਨਾ parcel ਭੇਜਿਆ ਗਿਆ ਉਹ ਬਿਨਾ prescription ਤੋਂ ਹੀ ਭੇਜਿਆ ਗਿਆ ਉਏ ਨਾਲ ਕੋਈ ਵੀ prescriptionattach ਨਹੀਂ ਕੀਤਾ ਗਿਆ sorry ਮੈਂ ਤੁਹਾਡੇ ਤੋਂ ਮਾਫੀ ਚਾਹੁਣਾ ਪਹਿਲਾਂ ਕਿ ਸੀ ਉਹ transition ਦੇ ਵਿਚ ਹੀ ਸੀ ਠੀਕ ਏ ਜੀ ਹੁਣ ਜਿਥੇ ਇਕ ਜਗਾਹ ਤੇ ਓਥੇ verification ਹੁੰਦੀ ਏ scanning ਹੁੰਦੀ ਏ ਨਾ parcel ਦੀ ਓਥੇ ਤੁਹਾਡਾ ਪੇਯਾਗ ਗਈ ਕਿ withoutprescription ਉਹ ਸੀ ਇਸਲਈ ਉਹ hold ਤੇ ਪਾ ਦਿੱਤਾ ਗਿਆ ਜੀ sir ਉਸਨੂੰ ਲੈਣ ਲਾਇ ਤੁਹਾਨੂੰ ਸਾਡੇ officedelhi ਦੇ ਅਨਾ ਪਏਗਾ ਜੀ ਤੇ ਤੁਹਾਨੂੰ prescription ਨਾਲ ਲੈਣੀ ਪਾਏਗੀ prescription ਦਿਖਾ ਕੇ ਹੀ ਤੁਹਾਨੂੰ ਜਿਹੜਾ ਤੁਹਾਡਾ courier ਏ ਉਹ handover ਔਰ ਜੋ ਸਾਡੇ office ਦੀ timing ਹੈ ਉਹ tenAM ਤੋਂ fourPMsir ਜੀ ਜੀ ਬਿਲਕੁਲ universityroad ਜਾ ਕੇ ਅੱਗੇ SKDesai ਆਏਗਾ ਓਥੇ ਸਾਡਾ Office ਠੀਕ ਏ ਜੀ ਸ੍ਰਿਸ਼ਟ courierservice ਚ ਕਰਨ ਲਈ ਧੰਨਵਾਦ ਕੀ ਮੈਂ ਤੁਹਾਡੀ ਕੋਈ ਹੋਰ ਸਹਾਇਤਾ ਕਰ ਸਕਦਾ sir ਤੁਸੀਂ ਸਾਡੀ website ਤੇ ਜਾ ਕੇ visit ਕਰ ਸਕਦੇ ਹੋ ਸਾਡੀ ਹੈ ਸ੍ਰਿਸ਼ਟੀ dotcourierservicedotcom ਓਥੇ ਜਾ ਕੇ ਤੁਸੀਂ ਆਪਣਾ experience ਜਿਹੜਾ ਏ ਓਹਨੂੰ share ਕਰ ਸਕਦਾ ਇਓ ਔਰ ਕੋਈ complaint

ਠੀਕ ਏ sir ਤੇ ਤੁਹਾਡੀ ਬੇਹਤਰ ਜਾਣਕਾਰੀ ਦੇ ਲਈ ਮੈਂ ਦੱਸਣਾ ਚਾਹੁੰਗਾ ਦੀਵਾਲੀ ਅਸੀਂ ਇੱਕ ਕਰ ਰਹੇ ਆ ਉਸ ਦੇ ਵਿਚ ਜੇਕਰ ਤੁਸੀਂ ਤੁਹਾਡੇ ਦੋ ਨੇ ਠੀਕ ਏ sir ਤੇ ਤੁਹਾਡੀ ਬੇਹਤਰ ਜਾਣਕਾਰੀ ਦੇ ਲਈ ਮੈਂ ਦੱਸਣਾ ਚਾਹੁੰਗਾ next ਦੀਵਾਲੀ ਅਸੀਂ ਇੱਕ pffer ਕਰ ਰਹੇ ਆ ਉਸ ਦੇ ਵਿਚ ਜੇਕਰ ਤੁਸੀਂ ਤੁਹਾਡੇ ਦੋ parcels ਨੇ ਤਾ ਉਸ ਦੇ ਨਾਲ ਤੁਸੀਂ teesra parcel ਆਏ ਜਿਹੜਾ ਕਿ freenoextracost ਦੇ ਵਿਚ ਤੇ ਤੁਸੀਂ send ਕਰਵਾ ਸਕਦੇ ਊ alloverindia ਇਹ ਏ sir ਇਹਦਾ ਮੈਂ ਤੁਹਾਨੂੰ solution ਦੱਸ ਦਿੱਤਾ ਕਿ solution ਹੋਏਗਾ ਬਿਲਕੁਲ ਨਿਸ਼ਚਿੰਤ ਰਹੋ sir ਤੁਹਾਨੂੰ ਤੁਹਾਡਾ parcel ਏ ਜਿਹੜਾ ਕਰ ਦਿੱਤਾ ਜਾਏਗਾ infuture ਇੱਕ festivals ਅੱਗੇ ਆ ਰਿਹਾ festivalofferlaunch ਕਰ ਰਹੇ ਆ ਉਹ ਦੇ ਨਾਲ ਅੱਸੀ ਇਕ parcelsir ਤੁਹਾਡਾ freeofcost ਅਸੀਂ ਕਰਵਾ ਦਿਆਂਗੇ offer ਕਿ ਜੇਕਰ offer ਤੁਸੀਂ ਉਹ benefit ਲੈਣਾ ਚਾਹੁੰਦੇ ਊ offer ਉਸ ਦਾ ਤਾਂ ਤੁਹਾਨੂੰ ਇੱਕ ਮਿਲੇਗਾ ਠੀਕ ਏ ਜੀ ਤੁਹਾਡੇ mobilenumber ਦੇ ਉੱਤੇ link ਮਿਲੇਗਾ ਉਸ ਦੇ ਉੱਪਰ ਜਾਕੇ ਤੁਸੀਂ registeration ਕਰਵਾ ਸਕਦੇ ਹੋ ਠੀਕ ਏ ਕਿਉਕਿ ਇਹ ਅਸੀ limitedcustomers ਨੂੰ ਹੀ ਦੇ ਰਹੇ ਆ ਤੇ limited ਦੇ time ਲਈ ਇਹ ਹੈ ਔਰ ਜੇ ਤੁਸੀਂ registeration ਕਰ ਦਿਓਂਗੇ ਤਾਹਿ ਤੁਸੀਂ ਇਸ offer ਦਾ benefit ਤੁਸੀਂ ਲੈ ਸਕਦੇ ਊ ਹੁਣਿ ਤੁਹਾਨੂੰ call ਬਾਅਦ ਇੱਕ message ਆਏਗਾ ਓਹਦੇ ਵਿਚ link ਹੋਏਗਾ linkopen ਕਰਕੇ ਤੁਸੀਂ ਆਪਣੀ registeration ਕਰਵਾ ਦਿਓ ਠੀਕ ਏ ਜੀ ਆਹ courierservice ਵਿਚ call ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ

ਹੋਰ ਕੇ ਹਾਲ ਚਾਲ ਤੁਹਾਡਾ

ਆਪ ਵੇ ਵੁੜੀਆਂ ਹੋਰ ਕਿ ਕਰ ਰਹੀ ਸੀ ਬਸ ਵੈਲੀ ਬੈਠੀ ਸੀਗੀ ਵੈਸੇ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 ਹੈ ਗ ਹੈ ਜ਼ਰੋਰ ਗ ਕਰੋ ਗ ਹਨ ਗ ਮੇਨੂ ਜਾਨ ਨਾ ਪਾਓ ਪੰਜਾਬੀ ਸਾਈ ਦੀ ਭੌਮਿਕ ਬਾਰੇ ਹਨ ਗ ਜ਼ਰੋਰ ਪੰਜਾਬੀ ਸਾਈ ਦੇ ਹਰ ਵੇ ਸਮਸਿਆ ਦਾ ਸੰਦਾਂ ਲਾਏ ਸਿਹਤ ਨੋ ਤਾਂ ਬਾਂਗਾਂ ਵਿਚ ਵੰਡੀਆ ਹੈ ਆਦਿ ਕਲ ਸਨ ਐਕ ਹਜ਼ਾਰ ਤੋਂ ਪੰਦਰਾਂ ਸੋ ਈਸਵੀ ਤਕ ਤੇ ਪੰਦਰਾਂ ਸੋ ਤੋਂ ਲਈ ਕ ਉਥਰਾਸੋਸਟਰ ਜਵੈਣ ਅਦਨਿਕਲ ਜ਼ੀਰੋ ਜ਼ੀਰੋ ਇਕ ਸੁਤ ਤੋਂ ਲੈ ਕ ਇਕ ਹਜ਼ਾਰ ਈਸਵੀ

ਠੇਕ ਹੈ ਗ ਬਹੁਤ ਵੱਡੀਆ ਪੰਜਾਬੀ ਪੀਪੇ ਲਾਏ ਇਸ ਸਮਸਿਆ ਦੇ ਪੋਰੀ ਖਰੀ ਹੰਦੀ ਹੈ ਕਿਸ ਰਚਨਾ ਨੂੰ ਸਾਹੇ ਬੰਦ ਸਨਾਯਾ ਜਵਾਈ ਹਨ ਕਸ ਨੋ

ਆਏ ਹੈ ਕ ਜਿਸ ਦੀ ਰਚਨਾ ਪੰਜਾਬੀ ਵਿਚ ਹੋਏ ਜਿਸ ਵਿਚ ਪੰਜਾਬੀ ਟੁੱਟ ਮੋਜੋੜ ਹੈ ਤੇ ਜਿਸ ਵਿਚ ਪੰਜਾਬੀ ਸਾਡੀਅਛ੍ਰ ਨੋ ਰੋਪਾਈਤ ਕੀਤਾ ਗਯਾ ਹੈ ਉਸ ਸਾਰੇ ਸਾਹਿਤ ਨੋ ਪੰਜਾਬੀ ਦਾ ਮੁਨ ਲੈਣਾ ਚਾਹੇ ਦਾ ਆਏ ਉਡ ਦੀ ਕਾਲ ਡੇ ਸਾਹਿਤ ਡੇ ਕਾਲ ਦੀ ਇਰੁਮਬ ਸੀਮਾ ਨਿਸਚਿਤ ਕਰਨਾ ਵੇਫਿਰ ਇਸਤੁਸ ਸਮਸਿਆ ਹੈ ਕਿਉਂਕਿ ਇਸ ਕਲ ਡੇ ਸੇਹਿਤ ਦਾ ਸਹੀ ਰੁਚਨਾਕਾਲ ਸਹੀ ਨਿਰਧਾਰਿਤ ਨਾਹੀ ਕੀਤਾ ਜਾ ਸਕਦਾ ਇੱਕ ਪੰਛੀ ਅਜੇ ਵੀ ਜਿੰਨਾ ਚਾਹੇ ਢੱਕ ਸਕਦਾ ਹੈ ਇਤਹਾਦ ਨੇ ਤੁਹਾਡੀਆਂ ਅੱਖਾਂ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕੀਤੀ ਗ਼ਰੀਬ ਜਾਏਗਾ ਤਾਂ ਇਨ੍ਹਾਂ ਦਿਨਾਂ ਵਿੱਚ ਤੇਰਾ ਇੱਕ ਦਰਸ਼ਨ ਹੈ ਸਮਾਂ ਨਾਭੀਨਾਲ ਨਾਲ ਪ੍ਰਭਾਵਿਤ ਨਹੀਂ ਹੁੰਦਾ ਹਜ਼ਰਤ ਅਦਨਾਨ ਜੋਗੀ ਨੇ ਕਿਹਾ ਕਿ ਆਰੀਅਨ ਪਾਰਟੀ ਬਾਦਸ਼ਾਹ ਹੈ ਜਿਸ ਰਸਤੇ ਰਾਹੀਂ ਸੰਤ ਪ੍ਰਗਟ ਨਾਭੀਨਾਲ ਜੁੜੀ ਹੋਈ ਹੈ ਕਿਸੇ ਨੇ ਉਸ ਨੂੰ ਪੱਛਮੀ ਬਾਦਸ਼ਾਹ ਕਾਰ ਕਿਹਾ, ਕੁਝ ਨੇ ਉਸ ਨੂੰ ਬਹੁਤ ਸੰਵੇਦਨਸ਼ੀਲ ਕਿਹਾ ਅੰਨਾ ਵਿਚ ਬਹੁਤ ਸੰਸਕ੍ਰਿਤਿਕ ਹੈ ਰੇਹਾਨ ਦੇ ਹੱਕ ਕਰਾਚੀ ਵਿੱਚ ਇਸ ਤਰ੍ਹਾਂ ਕੰਮ ਕਰਦਾ ਹੈ

ਆਰੂਗ ਲੋਕ ਪੰਦਰਾਂ ਸੂ ਪੋਰਵ ਈਸਵੀ ਪੰਜਾਬ ਦੀ ਧਰਤੀ ਉਤੇ ਅਪਨੇ ਪੈਰ ਪਸਾਰ ਚੁਕੇ ਸਨ ਅਤੀ ਓਦੋਂ ਤੋਂ ਵੀ ਇਨਾਂ ਦੀ ਭਾਸ਼ਾ ਨੇ ਵਿਕਾਸ ਕਰਨਾ ਸ਼ੁਰੂ ਕਰ ਦਿਤਾ ਸੀ ਠੀਕ ਆਯ ਜੀ ਸੰਸਕ੍ਰਿਤ ਪਾਲੀ ਏਸ ਸਨ ਤੋਂ ਪੰਜ ਸੂ ਸਾਲ ਪੇਹ੍ਲਾਂ ਪ੍ਰਕਿਤੀ ਅਪ੍ਰੰਜ ਪੰਜ ਸੂ ਏਇਕ ਈਸਵੀ ਤੋਂ ਹਜ਼ਾਰ ਈਸਵੀ ਸੋਰੇਸ਼ੇਨੀ ਕੈਕੇਯ ਟਾਕੀ ਏਸ ਤਰਹ ਦਸਵੀ ਸਾਡੀ ਤੋਂ ਬਾਅਦ ਪੰਜਾਬੀ ਊਟੀ ਮੁਸਲਮਾਨੀ ਸਭ੍ਯਾਚਾਰ ਦੇ ਤੇ ਅੰਗ੍ਰੇਜੀ ਆਪਣਾ ਅਸਥਾਨ ਬਨਾਯਾ ਮੁਸਲਮਾਨੀ ਸਭ੍ਯਾਚਾਰ ਦੇ ਤੋਂ ਪੈਦਾ ਹੋਆਯ ਸਾਹਿਬ ਦੀ ਉਨਾਵੀ ਸਾਡੀ ਦੇ ਅਧ ਤਕ ਪੇਚਾਨੀ ਜਾ ਸਕਦੀ ਆਯ ਓਸ ਤੋਂ ਅੰਗ੍ਰੇਜੀ ਸਭ੍ਯਾਚਾਰ ਦੀ ਜ਼ਰੂਰੀ ਸਭ੍ਯ ਚਾਰ ਤੇ ਸ਼ੋਕਾਂ ਰਾਤਾਂ ਸਿੰਘ ਜੱਗੀ ਕੇਹ੍ਨ੍ਡੇ ਹਨ ਕੇ ਸਭ੍ਯਾਚਾਰ ਕਿਸੇ ਦੇਸ਼ ਯਾ ਕ਼ੋਉਮ ਦੀ ਅੰਤਰ ਆਤਮਾ ਦਾ ਦਰ੍ਪਣ ਹੈ ਕ੍ਯੂ ਕੇ ਏਸ ਰਹੀ ਉਸ ਏਸ਼ ਦਯਾ ਕ਼ੋਉਮ ਦੇ ਸਾਰੇ ਗਾਯਨ ਅਤੀ ਸ਼ਿਸ਼੍ਥਾ ਚਾਰ ਦਾ ਪਤਾ ਚਲਦਾ ਹੈ ਜੋ ਓਹੋ ਅਪਨੇ ਵਿਚ ਸਮੀਤੀ ਬੇਤਹਾ ਹੈ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 dਪੰਜਾਬ ਦਾ ਵੀ ਆਪਣਾ ਨਵੇਕਲਾ ਸਭ੍ਯਾਚਾਰ ਹੈ ਆਯ ਸਭ੍ਯਾਚਾਰ ਦਸਵੀ ਸਾਡੀ ਨੀਰੀ ਤੇਰੀ ਦੀ ਕੋਈ ਅਕਾਸ਼੍ਤ੍ਵਤ ਘਟਨਾ ਨਹੀ ਨਾ ਹੀ ਏਇਕ ਦਮ ਹੁੰਦੇ ਓਨ੍ਡੇ ਵਿਚੋਂ ਆਯਾ ਕੋਈ ਜਿਵੇਂ ਢੰਗ ਹੈ ਹਜ਼ਾਰਾਂ ਸਾਲ ਵਿਚ ਏਤਿਹਾਸ ਦਾਵਾਰਨ ਵਿਚੋਂ ਲੰਗੇ ਜੇਵਾਂ ਦਾ ਪ੍ਰਵਾਹ ਹੈ ਜੋ ਸ੍ਤੀਥੀ ਨਾਲ ਸੰਵਾਥ ਰਚਾ ਕੇ ਪਾਨੀ ਸਵਰੂਪ ਨਿਖਰ ਰਿਹਾ ਹੈ ਏਸ ਨੂ ਸਿੰਖ ਸਭ੍ਯਾਚਾਰ ਕੇਹਾ ਕਹ ਸਕਦੇ ਹਾਂ ਕ੍ਯੂ ਕੀ ਏਸ ਦੇਸ਼ ਵਿਚ ਸਮੇ ਸਮੇ ਅਨੇਖਾਂ ਨਸਲਾਂ ਬਾਹਰੋਂ ਆ ਕੇ ਵਾਗ੍ਦਿਯਾਂ ਰਹਿਯਾਂ ਹਨ ਅਤੀ ਓਹਨਾਂ ਦਾ ਸਭ੍ਯਾਚਾਰ ਏਥੋਂ ਦੇ ਮੂਹ ਸਭ੍ਯਾਚਾਰ ਨਾਲ ਏਇਕ ਮਿਕ ਹੁੰਦੇ ਰਹਨ ਹਨ ਏਸ ਤਰਹ ਪੰਜਾਬੀ ਸਭ੍ਯਾਚਾਰ ਦਾ ਸਭ੍ਯਾਚਾਰ ਕੁਲ ਨਿਮਾਲੀ ਸਯੁਕਤ ਸਬ੍ਯਾਚਾਰ ਹੈ ਪੰਜਾਬੀ ਸਭ੍ਬ੍ਯਾਚਾਰ ਦੇ ਪਿਚਕਾਰ ਵਿਚ ਨੇਗੋਤ ਏਥ੍ਰਿਕ ਹਾਪ੍ਰਾ ਅਤੀ ਅਰੈਤੀ ਆਦਿ ਨਸਲਾਂ ਸਮਿਯਾਂ ਹੋਈਯਾਂ ਹਨ ਆਚਾ ਤੇ ਏਤਿਹਾਸਿਕ ਬਾਰੇ ਤੁਹਾਡੇ ਕੀ ਵਿਚਾਰ ਨੇ

ਅਤੀ ਕਈ ਵਾਰ ਕਾਤਿਯਾਂ ਏਸ ਵਾਸਤੇ ਕਿਸੇ ਏਇਕ ਸਥਿਰ ਪਾਦੇਸ਼ਿਕ ਇਕਾਈ ਦਾ ਨਾਮ ਨਾਈ ਹੈ ਕੇ ਅਸੀਂ ਏਸ ਗਲ ਨੂ ਕੰਗੂਲ ਲੈ ਪਿਛੇ ਪਿਛੇ ਨੂ ਚਾਕ ਮਰਯ ਤਾਂ ਮਹਾਭਾਰਤ ਦੇ ਇਸ਼ਮ ਪਰਵਾਰ ਦੇ ਅਤਾ ਤੇ ਸੰਗੀਤ ਮਿਲਦਾ ਹੈ ਕੀ ਗੌਰਵ ਪਾਂਡਵ ਦੀ ਲਾਰੀ ਵਾਲੇ ਪੰਜ ਕਈ ਜਨਪਦਾਂ ਵਿਚ ਵਾਨ੍ਦ੍ਯਾ ਹੋਯਾ ਸੀ ਅਤੀ ਇਨਾਂ ਜਨਪਦਾਂ ਦੇ ਰਾਜ੍ਯਾਂ ਰਾਜਕੁਮਾਰਿਯਾਂ ਨੇ ਦੋਵਾਂ ਤੀਰਾਂ ਵਲੋਂ ਯੁਧ ਵਿਚ ਭਾਗ ਲਾਯਾ ਸੀ ਓਦੋਂ ਪੰਜਾਬ ਏਇਕ ਤਰਹ ਰਾਜ ਨਹੀ ਸੀ ਈਸਵੀ ਸਨ ਦੇ ਸ਼ੁਰੂ ਹੋਣ ਦੇ ਲਾਗ ਭਾਗ ਪੰਜ ਸੂ ਸਾਲ ਪੇਹ੍ਲਾਂ ਏਸ ਦੇ ਕੁਜ ਹਿਸੇ ਇਰਾਨ ਰਾਜ ਅਧੀਮ ਸਨ ਆਯ ਆਹ ਏਥੇ ਕੋਈ ਦ੍ਰੇਹ ਰਜ ਵਿਵਸਥਾ ਨਹੀ ਸੀ ਓਦੋਂ ਤਾਰਿਕਤਾ ਦਰਦਰ ਓੜੀਸਾ ਅਨਿਸਾਰ ਆਦਿ ਚਾਨ ਭਾਗਲਾ ਤੋਂ ਇਲਾਵਾ ਪੋਰ੍ਸਾਯ ਅਤੀ ਏਮਬੀ ਵਾਰ੍ਗ੍ਯੰਨ ਦੇ ਰਾਜ ਸੀ ਪਹਲੀ ਵਾਰ ਚੰਦਰ ਗੁਪਤ ਮੋਰਯਾ ਨੇ ਸਿਕੰਦਰ ਅਤੀ ਉਤ੍ਪਰ ਕਰਿਯਾਂ ਇ ਕਮਜ਼ੋਰੀ ਕਰਨ ਆਯ ਇਕਾਈ ਫੇਰ ਭੰਗ ਹੋਗੀ ਪੇਸ੍ਚ੍ਮੀ ਭਾਗ ਕਨਿਸ਼੍ਕ ਦੇ ਅਧੀਨ ਰਹ੍ਯ ਉੜ ਆਦੀ ਗੁਪਤ ਰਾਜ੍ਯਾਂ ਨੇ ਝਲਮ ਤਕ ਅਪ੍ਨਿਯਾਂ ਹੜਾਂ ਵਾਦਿਯਾਂ ਠੀਕ ਆਯ ਜੀ ਬੋਹਤ ਵਾਦਿਯ ਪੰਜਾਬੀ ਸਾਹਿਬ ਦੇ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

ਮੁਖੀ ਉਚਿਤ ਹੋਵੇ ਗਾ ਕਿਸ ਨੂ ਸੇਵਾ ਧਰਮ ਦੇ ਸਵਰੂਪ ਉ ਸਮਝਾਂ ਤੇ ਉਸ ਦੇ ਮਤਲਬ ਦਾ ਅੰਦਾਜ਼ਾ ਲਗਨ ਲੈ ਆਮ ਤੋਰ ਤੇ ਚਾਰ ਪਖਾਨ ਨਾਲ ਵਿਚਾਰਯ ਜਾਂਦਾ ਹੈ ਵਿਚਾਰ ਏਸ ਨੂ ਕਿਸੇ ਧਰਮ ਦਾ ਪੁਰਸ਼ਾਂ ਅਖਵਾ ਸ਼ਾਸ਼ਤਰ ਵੀ ਕਹ ਜਾਂਦਾ ਆਯ ਕੇਹਾ ਜਾ ਸਕਦਾ ਹੈ ਏਸ ਅਮਲ ਵਿਚ ਕਿਸੇ ਧਰਮ ਅਧਾਰ ਭੂਮੀ ਹੈ ਏਸ ਵਿਚ ਓਸ ਤਾਂ ਸੰਭੰਦਿਤ ਸਾਰੇ ਦਰਸ਼ਨਾਂ ਸ਼ਾਮਿਲ ਕਿਤੇ ਜਾ ਸਕਦੇ ਹਨ ਜਿਸ ਧਰਮ ਦਾ ਈਯ ਪਾਕ ਕਮਜ਼ੋਰ ਹੈ ਯਾਨ ਪਤਲਾ ਹੈ ਓਸ ਊ ਧਰਮ ਕੁਜ

ਏਸ ਨਾਲ ਧਰਮ ਜਾਨਾਂ ਸਧਰਾਂ ਦੇ ਰਹਨ ਕਾਨ ਯੋਗ ਬੰਦਾ ਹੈ ਹਾਂਜੀ ਟੀ ਤੀਜਾ ਪਖ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

ਜੇ ਕੋਈ ਰੰਗ ਇੱਕੋ ਜਿਹਾ ਨਹੀਂ ਨਿਕਲਦਾ, ਤਾਂ ਕੋਈ ਬਾਜ਼ਾਰ ਨਹੀਂ ਹੁੰਦਾ ਬਹੁਤ ਬੁਰਾ ਹਾਜੀ ਬਾਹਰੀ ਆਕਸਾਈਡ ਨਵੀਦ ਸਰਗੋਧਾ, ਤੇਰੀ ਅੱਖ ਨਾ ਸ਼ੁਕਰਗੁਜ਼ਾਰ ਚਾਰ ਕਵਾਲ ਸ਼ਰੀਫ ਜੇਲ ਮੋਟਾਮਿਦ ਇਹ ਉਹ ਹਨ ਜੋ ਅਭਿਲਾਸ਼ੀ ਹਨ

ਸ਼ਰਾਰਤ ਕਵਿਤਾ ਦਰਸਨ ਬਾਦਸ਼ਾਹ ਦੀ ਬਰਬਰਤਾ ਵਿੱਚ ਜਨ ਆਜ ਮਹਾਭਾਰਤ ਜਿੱਤ ਗਿਆ

ਧੰਨੇ ਵਡ ਤੂੰ ਵੀ ਬਹੁਤ ਭਰ ਕੇ